ਤੇ ਕਈਆਂ ਨੂੰ ਤਾਂ ਇਹਨਾ ਸੋਹਣਾ ਲੱਗਦਾ ਏ ਕੇ ਫ਼ਿਰ ਕਹਿੰਦੇ ਨੇ ਕੇ ਅਸੀਂ ਤੁਹਾਡੇ ਉੱਥੇ ਹੀ ਆਵਾਗੇ ਜਿੱਥੇ ਤੁਸੀਂ ਬਣਾ ਰਹੇ ਹੋ ਅਸੀਂ ਉੱਥੋ ਹੀ ਲੈਕੇ ਜਾਵਾਗੇ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

ਹਾਂ ਸੋਹਣੀ sale ਹੋ ਜਾਂਦੀ ਆ sale sale ਤੋਂ ਇਲਾਵਾ ਮਤਲਬ ਲੋਕਾਂ ਨੂੰ ਇਹ ਵੀ ਪਤਾ ਲੱਗਦਾ ਏ ਕੀ ਹਾਂ ਵੀ ਉੱਥੇ ਇਸ ਜਗ੍ਹਾ ਤੇ ਮਤਲਬ ਕੇ ਇਹਦਾ ਦਾ ਕੋਈ ਕੰਮ ਕੀਤਾ ਜਾਂਦਾ ਲੜਕੀਆਂ ਦੁਆਰਾ ਤਿਆਰ ਕੀਤੇ product ਨੇ ਲੜਕੀਆਂ ਨੇ ਖੁੱਦ hand work

ਮਤਲਬ ਜਿਹੜਾ ਆਪਣਾ product ਨੇ ਇਹ ਸਾਰੇ ਮਤਲਬ ਜਿਵੇਂ ਆਪਾਂ ਕਹਿ ਦਿੰਨੇ ਆ ਪੁਰਾਣੇ ਵਿਰਸੇ ਦੇ according ਉਹਦੇ ਅਧਾਰ ਤਾਂ

ਜਾਂ ਆਪਣੇ ਮਤਲਬ ਕੇ ਘਰ ਦੇ ਕੋਲ ਘਰ ਚ ਕਿਸੇ ਨੇ exhibition ਲਗਾਣੀ ਹੋਵੇ ਤੇ ਆਪਣੇ ਰਿਸ਼ਤੇਦਾਰਾ ਨੂੰ ਆਪਣੇ ਸਾਰਿਆਂ ਨੂੰ ਮਤਲਬ ਕੇ ਉਹਨਾ ਨੇ gift ਵਗੈਰਾ pack ਦੇਣੇ ਹੋਣ ਤਾਂ ਉਹ ਵੀ ਉੱਥੇ ਲਗਵਾ ਲੈਂਦੇ ਨੇ ਆਪਣੇ ਘਰ ਵੀ

ਮਤਲਬ exhibition ਚ ਮਤਲਬ ਜਿਹੜੇ ਆਪਣੇ product ਬਣਦੇ ਨੇ ਹਨਾ ਫ਼ਿਰ ਇਹਨਾ ਨੂੰ stitch ਵੀ ਕਰਦੇ ਆ

ਤੇ stitching ਜਿਹੜੀਆਂ ਮਸ਼ੀਨਾਂ ਨੇ ਇਹ ਤੁਹਾਡੇ ਉੱਥੇ trust ਚ ਹੈਗੀਆਂ ਨੇ ਹਾਂਜੀ ਸਾਰੀਆਂ ਮਸ਼ੀਨਾਂ ਸਾਡੇ ਸਾਰਾ ਮਤਲਬ ਕੇ ਇੰਤਜਾਮ ਹੈਗਾ ਏ ਕੀ ਜੋ ਅਸੀਂ ਆਪਣਾ ਮਤਲਬ ਕੇ ਜ਼ੇ ਕਿਸੇ ਦਾ order ਵਗੇਰਾ ਵੀ ਤਿਆਰ ਕਰਾਣੇ ਹੋਣ ਕਿਸੇ ਨੇ order ਦੇਣਾ ਵੀ ਹੋਵੇ exhibition ਚ ਜ਼ੇ ਕਿਸੇ ਨੇ order ਦੇਣਾ ਹੋਵੇ ਤੇ ਉੱਥੋ order ਲੈਕੇ ਅਸੀਂ ਖੁੱਦ ਤਿਆਰ ਕਰਕੇ ਦੇ ਸਕਦੇ ਹਾਂ ਉਹਨਾ ਨੂੰ order ਤੇ ਜਿਹੜਾ ਇਹ exhibition ਚ ਜਿਵੇਂ ਹੁਣ ਕੰਮ ਜਾਂਦਾ ਏ ਇਹ ਤੁਸੀਂ ਬਾਹਰ ਵੀ ਦਿੰਦੇ ਹੋ ਮਤਲਬ ਜਿਵੇਂ ਕਿਸੇ ਦੁਪੱਟੇ ਦੇਣੇ ਹੋਣ stitching ਦਾ ਕੰਮ ਕਰਨਾ

ਬਾਹਰ ਵੀ ਅਹ ਜਿਆਦਾਤਰ ਤਾਂ ਇਹ ਚੀਜ਼ਾਂ ਫ਼ੇਰ ਬਾਹਰ ਹੀ sale ਹੁੰਦੀਆਂ ਨੇ ਤੇ ਫ਼ੇਰ ਮਤਲਬ ਕੇ ਜ਼ੇ ਅੱਗੋ ਕਿਸੇ ਨੇ order ਤੇ ਕਰਾਣਾ ਹੋਵੇ same ਉਹਦੇ ਨਾਲ ਦਾ ਵੀ ਕਰਾਣਾ ਹੋਵੇ ਜਾਂ

ਅੱਛਾ ਜਿਹੜਾ ਇਹ work ਏ ਬਾਹਰ ਦਿੰਦੇ ਨੇ ਜਿਵੇਂ ਬਾਹਰ ਕੋਈ ਨਹੀਂ ਉਰੇ ਆਕੇ ਬੇਹ ਸਕਦਾ ਹੈਗਾ ਫ਼ਿਰ ਬਾਹਰ

ਪਿੰਡਾਂ ਚ ਲੈਕੇ ਜਾਂਦੇ ਨੇ ਸਾਰੇ ਤਕਰੀਬਨ ਨੇੜੇ ਨੇੜੇ ਆਲੇ ਪਿੰਡ ਦੂਰ ਦੂਰ ਤੋਂ ਵੀ ਪਿੰਡ ਚ ਵੈਸੇ ਲੈਕੇ ਜਾਂਦੇ ਨੇ ਸਮਾਨ ਇੱਕਠਾ ਲੇ ਜਾਂਦੇ ਨੇ ਤੇ ਫ਼ਿਰ ਅੱਗੇ ਪਿੰਡਾ ਚ ਜਿੱਦਾਂ ਇੱਕ ਜਾਣਾ ਆਏ ਤੇ ਆਕੇ ਸਾਰੇ ਮਤਲਬ ਕੇ ਤਿੰਨ ਚਾਰ ਕੋਈ ਦਸ product ਲੇ ਜਾਂਦਾ ਏ ਅਸੀਂ ਅੱਗੇ ਕੱਢਾਵ ਲਾ ਗਏ ਫ਼ੇਰ ਉਹ ਅੱਗੇ ਆਪਣੇ ਉਹਦੇ ਨਾਲ ਹੀ ਕੱਢਾਵ ਕੇ ਤੇ ਫ਼ੇਰ ਇੱਕਠੇ ਕਰਕੇ ਉਹੀ ਲਿਆਕੇ ਦੇ ਦਿੰਦੇ ਨੇ ਮਤਲਬ ਕਰਵਾ ਕੇ ਕੰਮ

ਫ਼ੇਰ ਹੋਰ ਕੀ ਕਰਦੇ ਹੁਣੇ ਏ ਫ਼ੇਰ exhibition ਦੇ ਵਿੱਚ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 ਤੇ ਆਪਣਾ ਵੀ ਸਮਾਨ sale ਹੋ ਜਾਂਦਾ ਏ ਨਾਲ ਆਪਾਂ ਨੂੰ ਇਹ ਵੀ ਹੋ ਜਾਂਦਾ ਕੇ ਜਿਹੜੀ ਹੋਰ ਕੋਈ ਨਵੀਂ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲਦੀ ਆ

ਅੱਛਾ ਮੈਂ ਇੱਕ exhibition ਚ ਗਈ ਸੀ ਉੱਥੇ ਮਤਲਬ ਮੈਂ ਦੇਖਿਆ airing ਪਏ ਸੀਗੇ

ਉੱਥੇ airing ਪਏ ਸੀਗੇ ਅਸੀਂ ਉਹਨਾ ਦਾ price ਪੁੱਛਿਆ ਕਹਿੰਦੇ ਇਹ ਦਸ ਦਸ ਰੁਪਏ ਦੇ ਨੇ

ਐਨੇ ਸਸਤੇ ਸੀਗੇ ਜਿਵੇਂ ਆਪਾਂ ਕਹਿ ਦਿੰਨੇ ਆ ਆਪਾਂ ਕਿਸੇ ਦੁਕਾਨ ਤੇ ਖਰੀਦਣ ਜਾਈਏ ਤਾਂ ਬਹੁਤ ਮਹਿੰਗੇ ਸੀਗੇ ਏ

ਦੁਕਾਨਾਂ ਚ ਮਹਿੰਗੇ ਨਹੀਂ ਹੁੰਦੇ ਅਰ ਉੱਥੇ ਐਨੀਂ ਸਸਤੀ ਚੀਜ਼ ਸੀਗੀ ਉੱਥੇ ਸਸਤੀ ਹੋਣ ਦਾ ਕਾਰਨ ਇਹੀ ਹੁੰਦਾ ਏ ਕੇ ਉੱਥੇ ਮਤਲਬ ਕੇ ਆਪਾਂ ਨੇ ਉੱਥੋ ਖ਼ਰੀਦ ਕੇ ਤੇ ਆਪਾਂ ਜਦੋਂ ਆਪਾਂ ਪਾਵਾ ਗਏ ਜਾਂ ਕੁੱਛ ਵੀ ਉਹ ਚੀਜ਼ ਨੂੰ ਇਹ ਆਪਾਂ ਨੂੰ ਦਸ ਜਾਣੇ ਜਿਹੜੇ ਪੁੱਛਣਗੇ

ਤੇ ਫ਼ੇਰ ਆਪਾਂ ਨੂੰ ਜਦੋਂ ਕੋਈ ਪੁੱਛਦਾ ਏ ਕੀ ਕਿੱਥੋ ਲੈਕੇ ਆਏ ਹੋ ਫ਼ੇਰ ਏਹੀ ਚੀਜ਼ ਹੁੰਦੀ ਏ exhibition ਦਾ ਕੇ ਚਲੋਂ ਆਪਾਂ ਨੂੰ ਆਪਾਂ ਉਹਨਾ ਨੂੰ ਦੱਸਾਗੇ ਕੀ ਅਸੀਂ ਇਸ ਜਗ੍ਹਾ ਤੋਂ ਲੈਕੇ ਆਏ ਹਾਂ ਤੇ ਉਹਨਾ ਦੇ ਨਾਲ ਕਈ ਜਾਣੇ ਹੋਰ ਜੁੜ ਜਾਂਦੇ ਨੇ

ਤੇ ਹੋਰ ਕਿੱਥੇ ਕਿੱਥੇ ਗਏ ਸੀਗੇ exhibition ਚ ਅਸੀਂ ਇੱਕ ਦਿੱਲੀ ਵੀ ਹੈਗੀ ਸੀ exhibition ਦਿੱਲੀ ਵੀ ਲਾਕੇ ਆਏ ਸੀ ਆਂਟੀ ਹੋਣੀ

ਉਹਨਾ ਦੇ ਨਾਲ ਜਿਵੇਂ ਮਤਲਬ ਕੇ exhibition ਬੱਸ ਐਵੇਂ ਪਟਿਆਲੇ ਨੂੰ ਗਏ ਸੀਗੇ ਪਟਿਆਲੇ ਤਾਂ ਉੱਥੇ ਕਾਫ਼ੀ ਦਿਨ ਜਦੋਂ ਤਿੰਨ ਰਾਤਾਂ ਰਹੇ ਵੀ ਸੀਗੇ exhibition ਚ

ਉੱਥੇ ਮਤਲਬ ਕੇ ਸਾਡੇ ਨਾਲ ਨਾਲ staff ਦੇ ਹੋਰ ਵੀ ਸੀਗੇ ਤਿੰਨ ਜਾਣੇ ਸੀਗੇ ਇੱਕ ਸਾਡੇ sir ਹੁੰਦੇ ਸੀਗੇ ਅਸਮਾਨ ਅਲੀ

ਉਹਨਾ ਨੂੰ ਕਾਫ਼ੀ ਮਤਲਬ ਕੇ exhibition ਦਾ ਹਿਸਾਬ ਸੀਗਾ ਤੇ ਉਹ ਜਿਆਦਾਤਰ ਉਹ ਨਾਲ ਜਾਂਦੇ ਹੁੰਦੇ ਸੀ ਤੇ ਉਹਨਾ ਦੇ ਨਾਲ ਸਗੋਂ ਮਤਲਬ ਕੇ ਵਧੀਆ enjoy ਵੀ ਕਰਦੇ ਸੀਗੇ ਗੱਲਾਂ ਬਾਤਾਂ ਵੀ ਮਾਰਦੇ ਸੀ ਤੇ ਉੱਪਰ ਦਾ exhibition ਦਾ ਵੀ ਅਨੰਦ ਲੈਂਦੇ ਸੀਗੇ ਅੱਛਾ ਹੋਰ ਫ਼ਿਰ ਕੀ ਕੀ ਕਰਦੇ ਸੀ exhibition ਦੇ ਵਿੱਚ

ਅੱਛਾ ਤੇ ਮਤਲਬ exhibition ਚ ਜਿਆਦਾਤਰ ਹੱਥ ਦੀਆ ਬਣਾਈਆਂ ਹੋਈਆਂ ਚੀਜ਼ਾਂ ਹੁੰਦੀਆਂ ਨੇ ਮਤਲਬ ਆਪਣੇ ਮਤਲਬ ਜ਼ੇ exhibition ਮਤਲਬ ਮੈਂ exhibition ਦੇ ਵਿੱਚ ਜਾਣਾ ਫ਼ੇਰ ਤੁਸੀਂ ਮੈਨੂੰ ਲੈਕੇ ਜਾਓਗੇ ਹਾਂ ਜਦੋਂ ਜਦੋਂ ਇਹ ਕਿੱਥੇ ਇਸ ਤਰ੍ਹਾਂ ਦੀ exhibition ਲੱਗਦੀ ਏ ਤੇ ਇਸ ਵਾਰੀ ਤੁਹਾਨੂੰ ਮੋਕਾ ਦਵਾਗੇ ਤੁਹਾਨੂੰ ਲੈਕੇ ਜਾਵਾਗੇ ਨਾਲ

ਛੱਤੀਸ਼ਗੜ ਹਾਂਜੀ ਛੱਤੀਸ਼ਗੜ ਗਏ ਸੀਗੇ ਮਤਲਬ ਕੇ ਮੈਂ ਨਹੀਂ ਸੀ ਗਈ ਹੈਗੀ

ਇੱਕ ਜਗ੍ਹਾ ਅਸੀਂ exhibition ਚੰਡੀਗੜ੍ਹ ਲਗਾਈ ਸੀਗੀ ਉਹ ਉੱਥੇ ਮਤਲਬ ਕੇ ਸਾਨੂੰ ਅਹ ਆ ਜਾਕੇ ਜਿੱਦਾਂ ਸਵੇਰੇ ਜਾਕੇ ਸ਼ਾਮ ਨੂੰ ਆਣਾ ਨਾ ਸ਼ਾਮ ਰਾਤ ਨੂੰ ਅਸੀਂ ਉੱਥੇ ਰਹੇ ਸੀਗੇ ਰੁਕੇ ਸੀਗੇ

ਹਾਂ ਤੇ ਉੱਥੇ ਵਧੀਆ ਮਤਲਬ ਕੇ suit ਵਗੈਰਾ ਮੈਂ ਵੀ ਉੱਥੋ ਦੋ ਤਿੰਨ suit ਖ਼ਰੀਦ ਕੇ ਲੈਕੇ ਆਈ ਸੀਗੀ ਬਾਹਰ ਵਾਲੇ exhibition ਵਾਲਿਆਂ ਤੋਂ

ਅੱਛਾ ਤੇ ਫ਼ੇਰ ਜਦੋਂ ਤੁਸੀਂ exhibition ਚ ਜਾਣੇ ਹੋ ਫ਼ੇਰ ਤੁਸੀਂ ਆਪਾਂ ਕਿਰਾਇਆ ਲੈਕੇ ਜਾਣੇ ਆ ਜਾ ਫ਼ਿਰ trust ਵੱਲੋ ਤੁਸੀਂ ਜਾਂਦੇ ਆ ਅਸੀਂ ਤੇ trust ਵੱਲੋ ਜਾਂਦੇ ਆ ਅਸੀਂ ਆਪਣਾ ਕਿਰਾਇਆ ਨਹੀਂ ਲਗਾ ਕੇ ਜਾਂਦੇ ਕਿਉਂਕਿ ਉਹਨਾ ਨੇ ਇਹਨਾ ਦਾ ਮਤਲਬ ਹੀ ਏਹੀ ਹੁੰਦਾ main ਵੀ ਚਲੋ ਹਨਾ ਆਪਣੇ ਆਪਣਾ product ਵੇਚਣੇ ਆਪਣੇ ਚੋ ਕੁੱਛ

ਮਤਲਬ ਦਿਨ ਦਿਨ ਤੋਂ ਤੁਸੀਂ ਮੁੜੇ ਆਂਦੇ ਹੋ exhibition ਚੋ ਹਾਂਜੀ ਤੇ ਦੂਰ ਦਾ ਹੋਵੇ ਕਈ ਵਾਰੀ ਰਹਿਣਾ ਵੀ ਪੈ ਜਾਂਦਾ ਏ ਤੇ ਨੇੜੇ ਜ਼ੇ ਕਿੱਥੇ ਨੇੜੇ ਨੇੜੇ ਦਾ ਹੋਵੇ ਤਾਂ ਤਕਰੀਬਨ ਦਿਨ ਦਿਨ ਚ ਜਾਂ ਸ਼ਾਮ ਨੂੰ ਸ਼ਾਮ ਨੂੰ ਜਾਂ ਰਾਤ ਨੂੰ ਦਸ ਗਿਆਰਾਂ ਵਜ਼ੇ

ਅੱਛਾ ਫ਼ਿਰ ਘਰੇ ਕੋਈ ਦਿੱਕਤ ਨਹੀਂ ਹੁੰਦੀ ਹੈਗੀ exhibition ਚ ਨਹੀਂ ਘਰੇ ਤਾਂ ਫ਼ਿਰ ਜਦੋਂ ਕੀ ਅਸੀਂ ਹੁਣ job ਕਰਦੇ ਆ ਤੇ ਫ਼ਿਰ ਘਰ ਵਾਲਿਆਂ ਨੂੰ ਪਤਾ ਹੈ ਕੇ ਹਾਂ ਕਿੱਥੇ ਵੀ ਜਾਣਾ ਪੇ ਸਕਦਾ ਏ ਥੋੜੀ ਥੋੜੀ ਹੁੰਦੀ ਵੀ ਏ ਪਰੇਸ਼ਾਨੀ ਪਰ ਫ਼ੇਰ ਉਹਨਾ ਨੂੰ ਵੀ ਪਤਾ ਏ ਕੇ ਹੁਣ ਬਾਹਰ job ਕਰਨ ਗਏ ਨੇ ਤਾਂ ਇਹਨਾ ਨੂੰ ਕਿੱਥੇ ਵੀ ਜਾਣਾ ਪੈ ਸਕਦਾ ਏ ਮਤਲਬ ਤੁਹਾਡੇ staff ਦੇ ਜਿੰਨੇ ਵੀ member ਏ ਉਹ ਸਾਰਿਆ ਦੀ exhibition ਦੇ ਵਿੱਚ duty ਲੱਗਦੀ ਆ ਹਾਂਜੀ ਸਭ ਦੇ ਤਕਰੀਬਨ ਕਈ ਜਾਣਿਆ ਦੀ ਲੱਗ ਜਾਂਦੀ ਏ ਅੱਛਾ

ਹੋਰ ਕੀ ਕਰਦੇ ਹੁਣੇ ਆ exhibition ਚ ਹੋਰ ਬੱਸ ਆਈ ਸਾਰਾ ਦਿਨ ਬੱਸ ਆਪਣਾ ਸਮਾਨ product ਬਣਾਕੇ ਆਪਣੇ product ਵੇਚਣੇ ਆਪਣਾ ਮਤਲਬ ਕੇ ਨਾਲੇ ਨਾਲੇ ਇਹਦਾ ਏ ਕੇ ਇੱਕਠੇ ਜਦੋਂ ਕੰਮ ਕਰਦੇ ਆ ਆਪਾਂ ਤੇ ਵਧੀਆ ਲੱਗਦਾ ਏ ਕੰਮ ਕਰਨਾ ਵੀ ਵਧੀਆ ਹੋਏ time ਵੀ ਨਿੱਕਲ ਜਾਂਦਾ

ਤੇ ਵਾਰ ਦੇਖਦੇ ਹਾਂ ਹੁਣ ਕਿੱਥੇ ਜਾਣਾ ਮਤਲਬ ਕੇ ਬਹੁਤਾ ਤਾਂ ਚੰਡੀਗੜ੍ਹ ਹੀ ਲੱਗਦੀਆ ਨੇ ਅੱਛਾ ਫ਼ੇਰ ਇਸ ਵਾਰ ਮੈਨੂੰ ਲੈਕੇ ਜਾਈਓ ਠੀਕ ਏ ਕੋਈ ਨਾ ਜਰੂਰ ਮੋਕਾ ਦਵਾਗੇ

ਹੁਣ ਇੱਦਾਂ ਏ ਕੇ ਕੰਮ ਕੰਮ ਵੀ ਇੱਦਾਂ ਏ ਜਿਹੜੀ ਜਿੱਦਾ ਸਮਾਨ ਵੀ ਆਪਣੇ ਕੋਲ ਪੂਰਾ ਹੋਣਾ ਚਾਹੀਦਾ ਏ ਕਿਉਂਕਿ ਸਾਡਾ ਐਨਾ ਸਮਾਨ sale ਹੋ ਚੁੱਕਿਆ ਤਕਰੀਬਨ ਕੇ ਹੁਣ ਅਸੀਂ ਜਿਆਦਾਤਰ product ਬਣਾਉਣ ਵਾਲੇ ਸਾਡੇ ਪਏ ਨੇ ਉਹ ਬਣਾਵਾਗੇ ਤਿਆਰ ਕਰਾਗੇ ਫ਼ੇਰ ਅੱਗੋ ਜਾਵਾਗੇ

ਅੱਜ ਦੀ ਔਰਤ। ਅੱਜ ਸਵੇਰੇ ਦੇਸੁ ਰਾਮ ਦੀ ਹੱਟੀ ਤੋਂ ਦਾਲ ਤੇ ਚੋਲ ਖਰੀਦਣ ਆਇ ਸੀ। ਪਹਿਲਾ ਤਾਂ ਇਹ ਤੀਵੀਂ ਕਦੇ ਕਿਸੇ ਨੇ ਪਿੰਡ ਚ ਦੇਖੀ ਨਹੀਂ । ਆਸ ਪਾਸ ਖੜੇ ਗਾਹਕਾਂ ਨੇ ਘੁਸਰਮੁਸਰ ਕੀਤੀ। ਉਹ ਦਾਲ ਤੇ ਚੋਲ ਫੜ ਕੇ ਬਾਹਰ ਨਿਕਲੀ। ਤਾਂ ਤਿੰਨ ਬੰਦੇ ਉਸਦੇ ਮਗਰ ਹੀ ਤੁਰ ਪਏ। ਕਿਸੇ ਅਣਜਾਣ ਔਰਤ ਦੀਆ ਪੈੜਾਂ ਨੱਪਦੇ। ਉਹ ਪਿੰਡ ਦੇ ਬਾਹਰ ਤੱਕ ਚਲੇ ਗਏ मैं ਪਿੰਡ ਦੇ ਬਾਹਰ ਜਿੱਥੇ ਡਰਾਈਵਰ ਮੱਘਰ ਸਿੰਘ ਦਾ ਕੱਚਾ ਜਿਹਾ ਘਰ ਸੀI ਉਸਦਾ Truck ਉੱਥੇ ਖੜਾ ਹੁੰਦਾ।

ਕਦੇ ਉਹ ਪਿੰਡ ਚ ਨਹੀਂ ਵੜਿਆ ਤੇ ਨਾ ਕਦੇ ਕਿਸੇ ਨਾਲ ਉਸ ਨੇ ਦੋਨਾਲਾ ਕੀਤਾ ਕੀਤਾ ਸੀ I ਫਿਰ Truck ਲੈ ਕੇ ਆਉਂਦਾ ਘਰ ਵਿੱਚ ਚਲਾ ਜਾਂਦਾ ਤੇ ਦੂਜੇ ਜਦੋ ਉਸਨੇ ਵਾਪਸ ਜਾਣਾ ਹੁੰਦਾ

ਤੇ ਕਿਸੇ ਨੇ ਉਸ ਨੂੰ ਬੁਲਾਣ ਦੀ ਹਿੰਮਤ ਨਾ ਕੀਤੀ ਮੱਘਰ ਸਿੰਘ ਨੇ ਮਾੜੇ ਤੇੜੇ ਬੰਦੇ ਦੀ ਤਾਂ ਉਸ ਨੂੰ ਵੇਖ ਕੇ ਸਸਰੀਕਾਲ ਕਰਨ ਦੀ ਹਿੰਮਤ ਨਹੀਂ ਸੀ ਹੁੰਦੀI ਉੱਚਾ ਲੰਮਾ ਆਮ ਬੰਦੇ ਨਾਲ਼ੋਂ ਢੂਢੇ ਸਰੀਰ ਦਾ ਮੱਘਰ ਸਿੰਘ ਜਦੋ ਹਾਥੀ ਵਾਂਗ ਤੁਰਦਾ ਤਾਂ ਧਰਤੀ ਹਿਲਦੀ ਸੀ। ਕੁੰਡੀਆਂ ਮੁੱਛਾਂ, ਸਿਰ ਤੇ ਵਾਲ ਗੋਰਾ ਗੁਲਾਬੀ ਰੰਗ ਤੇ ਅੱਖਾਂ ਚ ਹਰ ਵੇਲੇ ਲਾਲੀ ਸ਼ਾਇਦ ਉਹ ਚੌਵੀ ਘੰਟੇ ਸ਼ਰਾਬ ਪੀ ਰੱਖਦਾ ਸੀ। ਆਮ ਕਰਕੇ ਉਹ ਕਾਲੇ ਕੱਪੜੇ ਪਾ ਕੇ ਰੱਖਦਾ। ਕਿਉਂ? ਕੋਈ ਨਹੀਂ ਜਾਂਦਾ। ਕਾਲ ਤੇਹਮਤ ਕਾਲਾ ਗੋਡਿਆਂ ਤੱਕ ਲੰਮਾ ਕੁੜਤਾ ਤੇ ਕਾਲਾ ਸਾਫਾ। ਜਿਸ ਨੂੰ ਉਹ ਸਿਰ ਤੇ ਘੱਟ ਤੇ ਕੱਛ ਵਿੱਚ ਜਿਆਦਾ ਦੇ ਕੇ ਰੱਖਦਾ ਸੀ। ਦੂਰੋਂ ਦੂਰੋਂ ਉਹਂਦੇ ਵੱਲ ਦੇਖ ਕੇ ਖੇਤਾਂ ਵਿਚ ਕੰਮ ਕਰਦੀਆਂ ਔਰਤਾਂ ਦਸ ਗਜ ਪਿੱਛੇ ਹੋ ਕੇ ਕਰ ਦੀਆ। ਇਸ ਦਾ ਵੀ ਖਾਸ ਕਾਰਨ ਸੀ। ਮੱਘਰ ਸਿੰਘ ਕੋਲ ਆਏ ਬੰਦੇ ਦੋ ਚਾਰ ਨਵੇਂ ਬੰਦੇ ਤੁਰੇ ਰਹਿੰਦੇ ਸਨ। ਉਸਦੇ ਨਾਲ ਦੇ ਡਰਾਈਵਰ ਤੇ ਟਰੱਕਾਂ ਦੀਆ ਲੈਣਾਂ ਉਸ ਦੇ ਘਰ ਦੇ ਅੱਗੇ ਲੱਗੀਆਂ ਰਹਿੰਦੀਆਂ। ਪਿੰਡ ਵਿੱਚ ਜਿੰਨੀ ਉਸਦੇ ਨਾਮ ਦੀ ਦਹਿਸ਼ਤ ਸੀ। ਆਮ ਸ਼ਰੀਫ ਬੰਦਾ ਉਸਦੇ ਲਾਗੈ ਨਹੀਂ ਲੱਗਦਾ ਸੀ। ਪਰ ਉਸਤੋਂ ਡਰਦਾ ਮਾਰਿਆ ਕੋਈ ਉਸਦੇ ਕੋਲ ਵੀ ਨਾ ਜਾਂਦਾ। ਇਸ ਪਿੰਡ ਵਿੱਚ ਕਿਸੇ ਨੂੰ ਨਹੀਂ ਪਤਾ ਸੀ ਕੀ ਮੱਘਰ ਸਿੰਘ Police ਚ ਕਦੇ ਥਾਣੇਦਾਰ ਹੁੰਦਾ ਸੀ। ਨਵੀ ਨਵੀ ਨੌਕਰੀ ਸੀ ਉਸਦੀ। ਜਦੋ ਉਸਤੇ ਰਿਸ਼ਵਤ ਖੋਰੀ ਦਾ ਕੈਸੇ ਬਣਿਆ ਸੀ। ਕਿਸੇ ਗ਼ਲਤ ਬੰਦੇ ਤੋਂ ਪੈਸੇ ਲਾਕੇ ਖਾ ਲਏ ਸੀ ਉਸਨੇ। ਤੇ ਅਗਲਿਆਂ ਨੇ ਮਿਨਿਸਟਰਾਂ ਤੱਕ ਪਹੁੰਚ ਕਰਕੇ ਥਾਣੇਦਾਰ ਦੀਆ ਫੀਤੀਆਂ ਲਵਾ ਦਿੱਤੀਆਂ ਸਨ। ਉਹ ਔਰਤ ਮੱਘਰ ਸਿੰਘ ਦੇ ਘਰ ਚ ਵੜ ਗਈ। ਤਾਂ ਪਿੱਛਾ ਕਰਨ ਵਾਲਿਆਂ ਨੇ ਮੂਹ ਚ ਉਂਗਲਾਂ ਪਾ ਲਈਆਂ। ਹੈ ਇਹ ਤੀਵੀਂ ਕੌਣ ਏ? ਮੱਘਰ ਸਿੰਘ ਦੇ ਘਰ ਕੀ ਕਰਦੀ ਏ? ਇਹਦੀ ਨਾ ਧੀ ਨਾ ਭੈਣ ਆ ਕਿੱਥੋਂ ਆ ਗਈ? ਗੱਲ ਘੰਟੇ ਚ ਸਾਰੇ ਪਿੰਡ ਚ ਫੈਲ ਗਈ। ਲੋਕ ਦੂਰੋਂ ਚੱਲ

ਤੇ ਸਭ ਦੀਆ ਧੀਆਂ ਬਿਨ ਭੈਣਾਂ ਤੇ ਮਾੜਾ ਅਸਰ ਪਾਓ । ਇੱਕ ਆਖਦਾ ਲੈ ਇਹ ਕੀ ਪਤਾ ਹੋ ਸਕਦਾ ਅਗਲੇ ਦੀ ਤੀਵੀਂ ਹੋਵੇ। ਦੂਜਾ ਸਲਾਹ ਦੇਂਦਾ ਇਹਦੀ ਤੀਵੀਂ ਕਿੱਥੋਂ ਆ ਗਈ? ਅੱਗੇ ਨਾ ਕਦੇ ਪਿੱਛੇ ਕੋਈ ਤੀਵੀਂ ਕਿਸੇ ਨੇ ਨਹੀਂ ਦੇਖੀ। ਦਿਨ ਰਾਤ ਮੁਸ਼ਟੰਡੇ ਆਉਂਦੇ ਨੇ ਇਹਦੇ ਕੋਲ। ਅੱਜਤੱਕ ਬੁੜੀ ਤਾਂ ਨਹੀਂ ਆਈ ਕੋਈ ਇੱਥੇ। ਅੱਗੇ ਨਾਜਰ ਨੇ ਕਿਹਾ ਵਿਆਹ ਕਰ ਲਿਆ ਹੋਣਾ ਭਾਈ। ਤੁਹਾਨੂ ਨਹੀਂ ਸੱਦਿਆ ਅਗਲੇ ਨੇ। ਡੋਗਰ ਤਾਈ ਨੇ ਗੱਲ ਹਾਸੇ ਚ ਉਡਾਈ। ਵਿਆਹ ਹੋਵੇ ਤਾਂ ਕਿਸੇ ਨੂੰ ਪਤਾ ਨਾ ਲੱਗੇ। ਬੁੜੇ ਜੰਗੀਰ ਸਿੰਘ ਨੇ ਗੁੱਸੇ ਚ ਕਿਹਾ ਲੋਕਾਂ ਦਾ ਸਾਰਾ ਦਿਨ ਘੁਸਰਮਸਰ ਵਿੱਚ ਨਿਕਲ ਗਿਆ। ਰਾਤ ਪਾਈ ਤਾ ਮੱਘਰ ਸਿੰਘ Truck ਲੈਕੇ ਆ ਗਿਆ। Truck ਆਪਣੇ ਘਰ ਦੇ ਬਾਹਰ ਉਸਨੇ ਖੜਾ ਕੀਤਾ। ਲੋਕ ਦੂਰੋਂ ਦੇਖਦੇ ਰਹੇ ਪਰ ਮੱਘਰ ਸਿੰਘ ਕੋਲ ਜਾ ਕੇ ਕਿਸੇ ਨੇ ਨਾ ਪੁੱਛਿਆ। ਇਸ ਤਰਹ ਕਈ ਦਿਨ ਲੰਗ ਗਏ। ਤੇ ਉਹ औरत ਆਮ ਹੋ ਗਈ ਸੀ। ਉਸ ਦਾ ਚਰਚਾ ਘੱਟ ਗਿਆ ਸੀ। ਉਹ ਦੇਸੁ ਦੀ ਦੁਕਾਨ ਤੇ ਸਮਾਨ ਲੈਣ ਆਉਂਦੀ ਤੇ ਚਲੀ ਜਾਂਦੀ। ਲੋਕ ਉਸਦੇ ਪਿੱਛੇ ਜਾਣੋ ਹਟ ਗਏ ਤੇ ਉਸਨੂੰ ਦੇਖ ਕੇ ਹੰਗੂਰੇ ਵੱਜਣੇ ਵੀ ਬੰਦ ਹੋ ਗਏ ਸਨ। ਉਹ ਸ਼ਾਇਦ ਖੁਦ ਵੀ ਇਸ ਗੱਲ ਨੂੰ ਮਹਿਸੂਸ ਕਰਦੀ ਸੀ। ਭਾਵੇ ਉਹ ਪੰਜਾਬੀ ਬੋਲਦੀ ਨਹੀਂ ਸੀ। ਪਰ ਸਮਝਦੀ ਉਹ ਸਾਰੀ ਸੀ I ਤੇ ਹਰ ਗੱਲ ਦਾ ਜਵਾਬ ਉਹ ਹਿੰਦੀ ਵਿੱਚ ਦਿੰਦੀ। ਹੁਣ ਉਹ ਘਰ ਦੀ ਛੱਤ ਤੇ ਚਲੀ ਜਾਂਦੀ। ਬਾਹਰ ਖੇਤਾਂ ਵਿਚ ਘੁੰਮਣ ਫਿਰਨ ਨਿਕਲ ਜਾਂਦੀ। ਤੇ ਰਾਹ ਵਿੱਚ ਬੱਚਿਆਂ ਨਾਲ ਗੱਲਾਂ ਮਾਰਦੀ। ਪਰ ਉਸਦੇ ਘਰ ਕੋਈ ਨਾ ਆਉਂਦਾ। ਤੇ ਨਾ ਹੀ ਕੋਈ ਉਸਨੂੰ ਬੁਲਾਉਂਦਾ। ਉਹ ਕਿਸੇ ਨਾਲ ਕੀ ਗੱਲ ਕਰਦੀ? ਕਿਸੇ ਨਾਲ ਨਾ ਜਾਨ ਨਾ ਪਛਾਣ ਨਵਾਂ ਪਿੰਡ ਨਵੇਂ ਲੋਕ ਨਵਾਂ ਮਹੌਲ। ਲੱਛਮੀ ਨਾਮ ਸੀ ਉਸਦਾ। ਦੋ ਮਹੀਨੇ ਪਹਿਲਾ ਮੱਘਰ ਸਿੰਘ ਉਸਨੂੰ ਕੱਲਕੱਤੇ ਤੋਂ ਲੈਕੇ ਆਇਆ ਸੀ। ਸਿਰਫ ਬਾਰਹ ਸੋ ਰੁਪਏ ਵਿੱਚ। ਉਹਂਦੀ ਭਾਈਵਾਲੀ ਵਿੱਚ ਤਿੰਨ ਹੋਰ ਦੋਸਤਾਂ ਨਾਲ ਮਿਲ ਕੇ ਕੱਲਕੱਤੇ ਟਰੱਕ ਚ ਮਾਲ ਛੱਡਣ ਗਿਆ ਸੀ। ਵਾਪਸੀ ਤੇ ਉਸਨੂੰ ਨਾਲ ਬਿਠਾ ਲਿਆਇਆ। ਮੁੜਦਾ ਹੋਇਆ ਉਹ ਲੁਧਿਆਣੇ ਗਿਆ। ਜਿੱਥੇ ਉਸਦੇ ਜੁੰਡਲੀਦਾਰ ਰਹਿੰਦੇ ਸਨ। ਪਰ ਕੋਈ ਨਾ ਮਿਲਿਆ। ਹਾਰ ਕੇ ਉਹ ਇਸ औरत ਨੂੰ ਆਪਣੇ ਨਾਲ ਹੀ ਪਿੰਡ ਲੈ ਆਇਆ। ਏਦਾਂ ਪਹਿਲਾ ਨਹੀਂ ਸੀ ਹੋਈ ਕਦੇ। ਕਿ ਕੋਈ औरत ਮਹੀਨਾ ਦੋ ਮਹੀਨੇ ਉਸਦੇ ਘਰ ਰਹੀ ਹੋਵੇ। ਉਹ ਹਨੇਰੇ ਸਵੇਰੇ ਤੀਵੀਂ ਲੈ ਆਉਂਦਾ। ਤੇ ਦਿਨ ਚੜਨ ਤੋਂ ਪਹਿਲਾ ਹੀ Truck ਚ ਬਿਠਾ ਕੇ ਛੱਡ ਆਉਂਦਾ। ਪਰ ਇਸ ਵਾਰ ਇਹ औरत ਉਸ ਨੂੰ ਰੱਖਣੀ ਪੈ ਗਈ ਸੀ। ਮੱਘਰ ਸਿੰਘ ਦੇ ਘਰ ਵਿੱਚ ਚਾਹ ਬਣਾਉਣ ਨੂੰ ਭਾਂਡਾ ਵੀ ਨਹੀਂ ਸੀ ਕੋਈ। ਲੱਛਮੀ ਨੇ ਆ ਕੇ ਦੋ Cup ਦੋ ਪਲੇਟਾਂ ਤੇ ਚਾਹ ਬਣਾਉਣ ਲਈ ਪਤੀਲਾ ਖਰੀਦਿਆ। ਤੇ ਉਸੇ ਪਤੀਲੇ ਵਿੱਚ ਉਹ ਆਪਣੇ ਲਈ ਦਾਲ ਅਤੇ ਚਾਵਲ ਬਣਾ ਲੈਂਦੀ ਹੁੰਦੀ ਸੀ। ਇੱਕ ਮਿੱਟੀ ਦਾ ਚੂਲਾ ਇੱਟਾਂ ਰੱਖ ਕੇ ਉਸਨੇ ਬਣਾ ਲਿਆ। ਕੱਚੀ ਜਿਹੀ रसोई ਨੂੰ

ਮੱਘਰ ਸਿੰਘ ਦੇ ਪੁਰਾਣੇ ਸੁੱਟੇ ਹੋਏ ਕੱਪੜੇ ਵੇਚ ਕੇ ਉਸਨੇ Steel ਦੇ ਦੋ ਕੋਲੇ ਖਰੀਦੇ। ਤੇ ਉਸ ਦੀਆ ਸ਼ਰਾਬ ਦੀਆ ਬੋਤਲਾਂ ਦੇ ਕੇ ਉਹ Plastic ਦੇ ਡੱਬੇ रसोई ਚ ਰੱਖਣ ਲਈ ਲੈ ਆਇ। ਹੁਣ रसोईरसोई ਲੱਗਦੀ ਸੀ। ਲੱਛਮੀ ਕੀ ਕਰਦੀ ਸੀ ਮੱਘਰ ਸਿੰਘ ਨੂੰ ਕੋਈ ਦਿਲਚਸਪੀ ਨਹੀਂ ਸੀ। ਤੇ ਨਾ ਹੀ ਉਸ ਕੋਲ Time ਸੀ। ਉਸਨੇ ਘਰ ਕਦੇ ਰੋਟੀ ਨਹੀਂ ਸੀ ਖਾਦੀ। ਬਾਹਰ ਹੀ ਖਾ ਕੇ ਹੀ ਆਉਂਦਾ। ਹਾਂ ਲੱਛਮੀ ਨੂੰ ਉਹ ਜਰੂਰ ਪੈਸੇ ਦੇ ਦਿੰਦਾ। ਤਾਕੇ ਉਹ ਆਪਣੀ ਮਰਜ਼ੀ ਦਾ ਖਾ ਪੀ ਸਕੇ। ਉਹ ਰਾਤ ਉਹ ਉਸ ਲਈ ਰੋਟੀ

हम सिर्फ दाल भात ही खाते है । ਉਹ ਬਾਰੀਕ ਜਿਹੀ ਆਵਾਜ਼ ਚ ਬੋਲੀ। वो क्या होता है । ਮੱਘਰ ਸਿੰਘ ਦੇ ਸਮਝ ਨਾ ਆਇ। दाल चावल साहिब । ਉਹ ਗਰਦਨ ਸੁੱਟ ਕੇ ਬੋਲੀ। ਚੱਲ ਕੱਲ ਨੂੰ ਦਾਲ ਚੋਲ ਖਾ ਲਈ। ਅੱਜ ਦਾ ਦਿਨ ਆ ਖਾ ਲੈ। ਮੱਘਰ ਸਿੰਘ ਨੇ ਉਸਨੂੰ ਸਮਝਾਇਆ। नहीं हम नहीं खा सकते । ਉਹਨੇ ਨਾ ਵਿੱਚ ਸਿਰ ਹਿਲਾਇਆ। नहीं खानी तो खूह में पड़ो । ਉਹਨੇ ਗੁੱਸੇ ਚ ਰੋਟੀ ਵਿਹੜੇ ਚ ਵਗਾਹ ਕੇ ਮਾਰੀ। ਇੱਕ ਦਿਨ ਲੱਛਮੀ ਨੇ ਤਿੰਨ ਦਿਨ ਤੱਕ ਕੁਛ ਨਾ ਖਾਧਾ। ਉਹ ਬਿਮਾਰਾਂ ਵਾਂਗ ਮੰਜੇ ਤੇ ਪੈ ਗਈ। ਹਾਰ ਕੇ ਮੱਘਰ ਸਿੰਘ ਨੇ ਉਸਨੂੰ ਦਾਲ ਚੋਲਾਂ ਵਾਸਤੇ ਪੈਸੇ ਦੈਣੇ ਸ਼ੁਰੂ ਕਰਤੇ। ਉਹ ਆਪਣਾ ਖਾਣਾ ਆਪ ਬਣਾ ਕੇ ਖਾਨ ਲੱਗ ਪਈ। तुम एक दिन मछली लेकर आना साहिब। हम बहुत अच्छी बनाते है । ਲੱਛਮੀ ਨੇ ਇੱਕ ਦਿਨ ਫ਼ਰਮਾਇਸ਼ ਪਾਈ। ਤੇ ਦੂਜੇ ਦਿਨ ਪਤਾ ਨਹੀਂ ਮੱਘਰ ਸਿੰਘ ਉਸ ਤੇ ਤਰਸ ਆਇਆ। ਉਸ ਨੂੰ ਓਦਾਂ ਹੀ ਯਾਦ ਰਹਿ ਗਿਆ। ਤੇ ਉਹ ਓਹਦਾ ਹੋਇਆ ਸ਼ਹਿਰੋ ਮੱਛੀ ਲੈ ਆਇਆ। ਲੱਛਮੀ ਖੁਸ਼ ਹੋ ਗਈ। ਉਸਨੇ ਮਸਾਲੇ ਪਾਕੇ ਮਾਛੀ ਭੁੰਨੀ ਤਾਂ ਦੂਰ ਦੂਰ ਤੱਕ ਖੁਸ਼ਬੂ ਫੈਲ ਗਈ। ਸ਼ਰਾਬ ਪੀਂਦੇ ਮੱਘਰ ਸਿੰਘ ਨੂੰ ਜਦੋ ਉਹਨੇ

ਲੱਛਮੀ ਨੇ ਆਪਣੇ ਹਿੱਸੇ ਦੀ ਮੱਛੀ ਇੱਕ ਇੱਕ ਟੁਕੜਾ ਕਰਕੇ ਉਸਦੇ ਮੂਹ ਵਿੱਚ ਪਾ ਦਿੱਤੀ। ਤੇ ਬਾਦ ਵਿੱਚ ਆਪਣੀ ਸਾੜੀ ਨਾਲ ਉਸਦਾ ਮੂਹ ਸਾਫ ਕਰ ਦਿੱਤਾ। कितने सूंदर हो तुम । ਉਹ ਉਸਦੀਆਂ ਅੱਖਾਂ ਵਿੱਚ ਦੇਖਦੇ ਹੋਏ ਬੋਲੀ। ਕਿਉਂ ਮੇਰੇ ਫੁੱਲ ਲੱਗੇ ਨੇ ਮੱਘਰ ਸਿੰਘ ਹੱਸਿਆ। सच बहुत अच्छे लगते हो साहब जब हस्ते हो । ਉਸਨੇ ਆਪਣੀਆਂ ਉਂਗਲਾਂ ਉਸਦੇ ਜੂੰਡੀਆਂ ਵਰਗੇ ਵਾਲਾ ਚ ਫੇਰੀਆ, ਆਹ ਤੂੰ ਜੁੜੇ ਚ ਫੁੱਲ ਕਿਥੋਂ ਲਿਆ ਕੇ ਲਾਨੀ ਏ ਲੱਛਮੀ? ਮੱਘਰ ਸਿੰਘ ਨੇ ਉਸ ਦੇ ਜੁੜੇ ਚ ਲੱਗੇ ਫੁੱਲ ਬਾਹਰ ਖਿੱਚੇ I बाघ में से लात्ती हु साहब । ਉਹ ਸ਼ਰਮਾਈ, ਬਾਗ ਤੇਰੇ ਪਿਓ ਨੇ ਲਾਇਆ ਇਥੇ ਮੈਂ ਤਾਂ ਕਦੇ ਪਿੰਡ ਵਿੱਚ ਅੱਕ ਦਾ ਫੁੱਲ ਨਹੀਂ ਦੇਖਿਆ I ਮੱਘਰ ਸਿੰਘ ਨੇ ਉਸਦਾ ਜੂੜਾ ਖੋਲ ਦਿੱਤਾ । तुम्हारे लिए ही लगाती हु न कही से भी ढूंढ कर लाऊँ । ਆਖ ਕੇ ਉਹ ਸ਼ੀਸ਼ੇ ਮੂਹਰੇ ਜਾ ਖੜੀ ਹੋਈ I देखो कितने सूंदर लगते है हम । ਉਹ ਮੱਘਰ ਸਿੰਘ ਵੱਲ ਪਿੱਠ ਕਰਕੇ ਬੋਲ ਰਹੀ ਸੀ I ਪਤਾ ਨਹੀਂ ਕਿ ਸੋਚ ਕੇ ਲੱਛਮੀ ਉੱਥੇ ਖੜੇ ਖੜੇ ਹੀ ਰੋ ਪਈ I ਰੋਂਦੀ ਕਿਉਂ ਐਂ? ਅੱਜ ਤੱਕ ਕਿੰਨੀਆਂ ਹੀ ਕੁੜੀਆਂ ਇਥੇ ਆਇਆਂ ਪਰ ਕੋਈ ਰੋ ਕੇ ਨਹੀਂ ਗਈ I ਸਭ ਹੱਸਦੀਆਂ ਖੇਡਦੀਆਂ ਗਈਆਂ ਤੈਨੂੰ ਕਿ ਤਕਲੀਫ ਏ? ਮੱਘਰ ਸਿੰਘ ਖਿੱਝ ਗਿਆ । और भी कुड़िए आती है । ਉਹ ਹੈਰਾਨ ਹੋਈ। फिर हमें यहाँ क्यों लाये हो? ਫਿਰ ਰੋ ਪਈ ਪੈਸੇ ਦੇ ਕੇ ਲੀਆਂ ਹੋਰ ਤੇਰਾ ਆਇਆ ਇੱਥੇ Iਮੱਘਰ ਸਿੰਘ ਨੇ ਫੁੰਕਾਰਾ ਜਿਹਾ ਛੱਡਿਆ ਲੱਛਮੀ ਚੁੱਪ ਹੋ ਗਈ ਉਹ ਨੀਵੀ ਪਾ ਕੇ ਦੇਰ ਤੱਕ ਉਹ ਸੋਚਦੀ ਰਹੀ I ਮੱਘਰ ਪਤਾ ਨਹੀਂ ਕਦੋ ਸ਼ਰਾਬ ਦੇ ਨਸ਼ੇ ਚ ਉੱਥੇ ਬੈਠਾ ਬੈਠਾ ਹੀ ਸੋ ਗਿਆ I ਲੱਛਮੀ ਨੂੰ ਯਾਦ ਆਇਆ ਸੱਚ ਹੀ ਤਾਂ ਕਿਹਾ ਸੀ ਮੱਘਰ ਸਿੰਘ ਨੇ

ਉਸ ਨਾਲ ਰਹਿ ਰਹੀ ਸੀ I ਕੁਝ ਦੇਰ ਲਈ ਫੇਰ ਉਹ ਉਸਨੂੰ ਵਾਪਸ ਛੱਡ ਆਵੇਗਾ, ਕੋਈ ਹੋਰ ਆਵੇਗਾ ਉਸਨੂੰ ਪੈਸੇ ਦੇਵੇਗਾ ਤੇ ਉਸ ਨੂੰ ਲੈ ਜਾਵੇਗਾ I ਇਸ ਤਰਹ ਉਸਦੇ ਸੋਦੇ

ਗਿਆਰਾਂ ਕੂ ਵਜੇ ਕਿਸੇ ਨੇ ਮੱਘਰ ਸਿੰਘ ਦਾ ਨਾ ਲੈ ਕੇ ਅਵਾਜ ਮਾਰੀ, ਲੱਛਮੀ ਅੱਧ ਸੁਤੀ ਹੀ ਉੱਠ ਕੇ ਬਾਹਰ ਆ ਗਈ Iਸਾਹਮਣੇ ਚਿੱਟੀ ਦਾੜੀ ਵਾਲਾ ਕੋਈ ਬਜ਼ੁਰਗ ਖੜਾ ਸੀ कौन है आप? ਲੱਛਮੀ ਹੈਰਾਨ ਹੋ ਗਈ! ਅੱਜ ਪਹਿਲੀ ਵਾਰੀ ਕੋਈ ਇਸ ਘਰ ਵਿੱਚ ਆਇਆ ਸੀ I ਮੱਘਰ ਸਿੰਘ ਕਿੱਥੇ ਏ? ਬਜ਼ੁਰਗ ਅੱਗੇ ਲੰਗ ਆਇਆ I वो तो काम पर गए है । ਉਹ ਸਮਝ ਗਈ ਇਹ ਮੱਘਰ ਸਿੰਘ ਦੇ ਜਾਣ ਪਛਾਣ ਵਾਲਾ ਹੈ Iਮੈਂ ਉਸਦਾ ਬਾਪੂ ਜੀ ਹਾਂ ਨਿਹਾਲ ਸਿੰਘ ਮਿਲਣ ਆਇਆ ਹਾਂ ਉਸਨੂੰ I ਬਜ਼ੁਰਗ ਨੇ ਹੱਥ ਚ ਫੜਿਆ ਝੋਲਾ ਵੇਹੜੇ ਚ ਪਈ ਮੰਜੀ ਤੇ ਰੱਖ ਦਿੱਤਾ I ਲੱਛਮੀ ਦੇ ਅੱਧੇ ਕੁ ਗੱਲ ਸਮਜ ਵਿੱਚ ਆਈ, ਫਿਰ ਉਸਨੇ ਹਾਂ ਵਿੱਚ ਸਰ ਹਿਲਾਇਆ ਬਜ਼ੁਰਗ ਉੱਥੇ ਵਿਹੜੇ ਵਿੱਚ ਹੀ ਮੰਜੇ ਤੇ ਬੈਠ ਗਿਆ I ਲੱਛਮੀ ਉਸ ਲਈ ਚਾਹ ਬਣਾ ਲਿਆਈ, ਉਸ ਨੇ ਨਹਾਉਣ ਲਈ ਪਾਣੀ ਗਰਮ ਕਰ ਦਿੱਤਾ ਤੇ ਧੋਤਾ ਹੋਇਆ ਪਰਨਾ ਉਸ ਨੇ ਪਿੰਡਾਂ ਭੁਜਨ ਨੂੰ ਦੇ ਦਿੱਤਾ, ਬਜ਼ੁਰਗ ਦੁਪਹਿਰੇ ਖਾ ਪੀ ਕੇ ਸੋ ਗਿਆ ਤੇ, ਲੱਛਮੀ ਆਪਣੇ ਕੰਮ ਧੰਦਿਆਂ ਵਿੱਚ ਲੱਗ ਗਈ ਰਾਤ ਹੋਈ, ਮੱਘਰ ਸਿੰਘ ਘਰ ਆਇਆ ਬਾਪੂ ਨੂੰ ਦੇਖ ਕੇ ਹੈਰਾਨ ਰਹਿ ਗਿਆ! ਉਸ ਨੂੰ ਗੱਲ ਹੀ ਨਾ ਸੂਜੇ ਕਿ ਕੀ ਕਹੇ I ਮੂੰਹ ਜਿਹਾ ਛਿਪਾ ਕੇ ਉਹ ਅੰਦਰ ਲੱਗ ਗਿਆ I ਨਿਹਾਲ ਸਿੰਘ ਬਗੈਰ ਕੁਝ ਕਹੇ ਸੁਣੇ ਹੀ ਬਹੁਤ ਕੁਛ ਸਮਝ ਗਿਆ I ਜਵਾਨ ਪੁੱਤ ਨੂੰ ਕੋਈ ਕਿ ਕਹੇ? ਦਿਨ ਚੜਿਆ ਮੱਘਰ ਮੂੰਹ ਹਨੇਰੇ ਹੀ ਉੱਠ ਕੇ ਕੰਮ ਤੇ ਚਲਾ ਗਿਆ I ਬਾਪ ਦੇ ਮੱਥੇ ਵੀ ਨਾ ਲੱਗਿਆ ਇਸ ਤਰਹ ਦੋ ਤਿੰਨ ਦਿਨ ਲੰਗ ਗਏ I ਬਾਪੂ ਘਰ ਰਹਿੰਦਾ, ਲੱਛਮੀ ਸਾਰਾ ਦਿਨ ਉਸਦੀ ਸੇਵਾ ਚ ਲੱਗੀ ਰਹਿੰਦੀI ਉਸਦੇ ਕੱਪੜੇ ਧੋਂਦੀ, ਰੋਟੀ ਬਣਾ ਕੇ ਖਾਵਾਂਦੀ ਹੋਰ ਨਿੱਕ ਸੁੱਕ ਕਰਦੀ ਰਹਿੰਦੀ ਜਿਦਣ ਦਾ ਬਾਪੂ ਆਇਆ ਸੀ Iਮੱਘਰ ਸਿੰਘ ਸ਼ਰਾਬ ਪੀ ਕੇ ਘਰ ਨਹੀਂ ਆਇਆ ਸੀ I ਤੇ ਨਾ ਹੀ ਉਹ ਲੱਛਮੀ ਨਾਲ ਬੋਲਿਆਂ ਸੀ I ਲੱਛਮੀ ਵੀ ਡਰੀ ਡਰੀ ਜੀ ਫ਼ਿਰਦੀ ਸੀ I ਭਾਵੇਂ ਉਸਨੂੰ ਪੰਜਾਬੀ Culture ਬਾਰੇ ਜਾਦਾ ਪਤਾ ਨਹੀਂ ਸੀ Iਪਰ ਫਿਰ ਵੀ ਉਹ ਬਾਪੂ ਸਾਹਮਣੇ ਸਿਰ ਢੱਕ ਕੇ ਰੱਖਦੀ I ਅੱਖਾਂ ਝੁਕਾ ਕੇ ਗੱਲ ਕਰਦੀ ਤੇ ਮੱਘਰ ਸਿੰਘ ਨੂੰ ਨਾ ਬੁਲਾਂਦੀ I ਅਜੀਬ ਜਿਹੀ ਚੁੱਪ ਚਾਰੇ ਪਾਸੇ ਵਰਤ ਗਈ ਸੀ Iਮੱਘਰ ਸਿੰਘ ਦੀ ਚੁੱਪ ਤੇ ਸ਼ਰਮ ਦਾ ਕਾਰਨ ਹੋਰ ਸੀ I ਇਹ ਉਦੋਂ ਦੀ ਗੱਲ ਹੈ ਜਦੋ ਉਹ ਥਾਣੇਦਾਰ ਹੁੰਦਾ ਸੀ Iਆਪਣੇ ਨਾਲ ਕੰਮ ਕਰਦੇ ਇਕ ਦੋਸਤ

ਗਹਿਣੇ ਧਰੀ ਤੇ ਸੱਤਰ ਹਜ਼ਾਰ ਰੁਪਈਆ ਲੈ ਕੇ ਕਰਮ ਸਿੰਘ ਨੂੰ ਦੇ ਦਿੱਤਾ I ਕਰਮ ਸਿੰਘ ਨੇ ਵੀ ਸ਼ਰਾਬ ਦੇ ਨਸ਼ੇ ਵਿੱਚ ਆਪਣੀ ਭੈਣ ਦਾ ਰਿਸ਼ਤਾ ਥਾਣੇਦਾਰ ਮੱਘਰ ਸਿੰਘ ਨਾਲ ਪੱਕਾ ਕਰ ਦਿੱਤਾ I ਜਮੀਨ ਗਹਿਣੇ ਧਰਨ ਦੀ ਗੱਲ ਨਿਹਾਲ ਸਿੰਘ ਤੱਕ ਵੀ ਪਹੁੰਚ ਗਈ ਉਸਨੂੰ ਯਕੀਨ ਨਾ ਆਇਆ! ਆ ਮੈਂ ਕੀ ਸੁਣਿਆ ਮੱਘਰਾ ਬਾਪੂ ਨੇ ਉਸ ਨੂੰ ਕੋਲ ਬਿਠਾ ਕੇ ਪੁੱਛਿਆ? ਕੋਈ ਖਾਸ ਗੱਲ ਨਹੀਂ ਬਾਪੂ ਜੀ। ਸਮਝੌਤਾ ਹੋਇਆ ਮੇਰਾ ਕਰਮੇ ਨਾਲ। ਜਦੋ ਉਹਦਾ ਮਕਾਨ ਵਿਕ ਗਿਆ। ਉਹ ਮੇਰੇ ਪੈਸੇ ਮੌੜ ਦਏਗਾ। ਫੇਰ ਆਪਾ ਜਮੀਨ ਛੁਡਾ ਲਾਂਗੇ। ਤੱਕ ਵੀ ਜਿੱਥੇ ਤੁਸੀਂ ਮੁੜਦੇ ਹੋ, ਉੱਥੇ ਕੁੱਝ ਅਜਿਹਾ ਕਰਨ ਜਾਂ ਦੇਖਣ ਲਈ ਹੁੰਦਾ ਹੈ, ਜੋ ਤੁਸੀਂ ਸ਼ਾਇਦ ਪਹਿਲਾਂ ਕਦੇ ਨਹੀਂ ਕੀਤਾ ਜਾਂ ਦੇਖਿਆਂ ਹੋਵੇਗਾ। ਇੱਥੇ ਹੋਣ ਵਾਲੇ ਤਜ਼ਰਬੇ ਹਨ ਚਾਹੇ ਮਨੋ ਹੋ ਮਨਮੋਹਕ ਜਾਂ ਹੈਰਾਨ ਕਰਨ ਵਾਲੇ ਜਾਂ ਫਲ-ਦਾਇਕ ਜਾਂ ਉਲਝਣ ਵਾਲੇ ਜਾਂ ਵਿੱਦਿਆਕ ਜਾਂ ਨਿਰਾਸ਼ਾਜਨਕ ਸਾਰਾ ਦਿਨ ਭਾਵੇਂ ਤੁਸੀਂ ਕਿਤੇ ਵੀ ਹੋਵੋਂ ਜਦੋਂ ਮੈਂ ਦੋ ਹਜ਼ਾਰ ਇੱਕ ਵਿੱਚ ਪਹਿਲੀ ਵਾਰ ਭਾਰਤ ਦੀ ਯਾਤਰਾ ਕੀਤੀ ਸੀ। ਤਾਂ ਦੇਸ਼ ਵਿੱਚ ਮੇਰੇ ਪਹਿਲੇ ਦੇ ਹਫਤਿਆਂ ਵਿੱਚ ਇੱਕ ਦੂਰ ਦੁਰਾਡੇ ਕਬਾਇਲ ਕਬੀਲੇ ਖੇਤਰ ਵਿੱਚ ਇੱਕ ਪੁਰਾਣੀ field ਵਿੱਚ camping ਗਏ ਸੀ। ਹਿਮਾਲਿਆ ਵਿੱਚ hiking ਤਿੱਬਤੀ ਪਿੰਡਾਂ ਅਤੇ ਮੱਠਾਂ ਵਿੱਚ ਜਾਣਾ। ਪਹਿਲੀ ਵਾਰ ਅੰਬ ਦੀ ਲੱਸੀ ਪੀਣਾ ਸ਼ਾਮਿਲ ਸੀ। ਕੋਲਕੱਤਾ ਵਿੱਚ ਇੱਕ market stall ਦੇ ਤੋਂ ਸਮਾਂ ਭਾਰਤੀਆਂ ਦੇ ਇੱਕ ਸਮੂਹ ਨਾਲ ਕ੍ਰਿਕਟ ਅਹ ਖੇਡੀਆ ਮੈਂ ਇੱਕ ਹਿੰਦੂ ਮੰਦਿਰ ਵਿੱਚ ਮਿਲਿਆ ਅਤੇ ਇੱਕ ਟੈਕਸੀ ਡਰਾਈਵਰ ਦੇ ਪਰਿਵਾਰ ਨਾਲ ਇੱਕ ਸ਼ਾਮ ਬਿਤਾਈ। ਜਿਸਨੇ ਮੈਨੂੰ ਰਾਤ ਦੇ ਖਾਣੇ ਲਈ ਆਪਣੇ ਘਰ ਬੁਲਾਇਆ। ਜਦੋਂ ਤੁਸੀਂ ਭਾਰਤ ਜਾਂਦੇ ਹੋ ਤਾਂ

ਬਾ੍ਰੰ ਬਾਰਤਾ ਦਾ ਨਤੀਜਾ ਬਿਲਕੁੱਲ ਕਿ ਇਹੋ ਇਹ ਹੈ ਜੋ ਮੇਰੇ ਅਤੇ ਅਣਗਿਣਤ ਹੋਰ ਯਾਤਰੀਆਂ ਨਾਲ ਵਾਪਰੀਆਂ ਹੈ। ਅਸੀਂ ਸਿਰਫ ਕਾਫੀ ਨਹੀਂ ਪ੍ਰਾਪਤ ਕਰ ਸਕਦੇ ਅਤੇ ਲਗਾਤਾਰ ਹੋਰ

ਜੋ ਹੈ ਕੀ ਹੈ ਗਲੀ ਪਰਾਂਠਿਆਂ ਵਾਲੀ। ਚਾਂਦਨੀ ਚੌਂਕ ਬਾਜ਼ਾਰ ਦੇ ਵਿਚਕਾਰ ਪੁਰਾਣੀ ਦਿੱਲੀ ਦੇ ਕੇਂਦਰ ਵਿੱਚ ਇੱਕ ਮਸ਼ਹੂਰ ਭੋਜਨ loan land ਇਸ land ਤੇ ਮੁੱਠੀ ਭਰ ਦਾਣੇ ਪਿਸਾਣੇ ਗਏ, ਖਾਣ ਪੀਣ ਦੀਆਂ ਦੁਕਾਨਾਂ ਹਨ। ਸਾਰੇ ਇੱਕੋ ਜਿਹੇ ਦੀ ਸੇਵਾ ਕਰਦੇ ਹਨ। ਵਿਲੱਖਣ ਦਿੱਲੀ ਸ਼ੈਲੀ ਦੀ ਦੇ ਫੰਡ ਕੱਢਣ ਤੇ ਆਟੇ ਅਤੇ ਵੱਟੀ ਛਾਨਣਾ brand ਦੀ ਇੱਕ ਕਿਸਮ ਅਤੇ ਦੋਵੇਂ ਪਾਸੇ ਤੋਂ ਤੋਰ ਵਿੱਚ ਹਲਕੀ ਤਲੀ ਹੋਈ ਹੈ। ਜਦੋਂ ਜਦੋਂ ਕਿ ਆਮ ਤੌਰ ਤੇ ਆਲੂ ਭਰਦੇ ਹਨ। ਇਸ ਸੜਕ ਤੇ ਤੁਸੀਂ ਉਹਨਾ ਨੂੰ ਕਿਸੇ ਵੀ ਚੀਜ਼ ਨਾਲ ਪਾ ਸਕਦੇ ਹੋ। ਇਹ ਦਿਨ ਤੋਂ ਲੈ ਕੇ